ਕੀ ਕਹਿਣ ਡਈ ਕੁਛ ਨੀ ਹਾਂ ਆਵਾਜ਼ ਕਾਹਦੀ ਆਉਂਦੀ ਪਿੱਛੇ ਠਕ ਠਕ ਠਕ ਉਹ ਪਟਾਕੇ ਵਜਨ ਡਏ ਆਖਣ ਤੇ ਦਈ ਆ

ਆਹ ਹਾਂ ਕੀ ਬੋਲਣ ਡਿਆ

ਕੁਛ ਨੀ ਤੂੰ ਬੋਲ ਅੱਛਾ ਅੱਛਾ ਰੋਟੀ ਖਾ ਲਈ ਆ

ਅੱਜ ਚਿਕਨ ਅੱਜ ਕੀ ਬਣਾਇਆ ਚਿਕਨ ਆਹ ਚਿਕਨ ਚਿਕਨ ਹੋਰ ਨਮਨੀ ਕਰਨ ਡੀਆ

ਚਿਕਨ

ਹੈਲੋ ਮੁਰਗਾ ਬਣਾਇਆ ਐ ਹੈਲੋ ਕਿਹਨੂੰ ਖੁਜਲੀ ਕਰੋ Hello

ਕੀ ਬਣ ਡਿਆ? ਕੁਛ ਨੀ ਵਿਹਲੇ। ਉਹ ਗਈ ਉਹ ਤੇ ਨਾ ਤੂੰ ਵੀ।

ਹਮ ਤੂੰ ਇੱਕੋ ਵਾਰ ਗਈ ਹੈ ਕਿੰਨੇ ਵਾਰੀ ਗਏ ਆਂ ਮੈਂ ਨਾ ਇੱਕੋ ਵਾਰੀ ਜਾ ਕੇ ਉੱਥੇ ਤੇ ਜਾਣਾ ਉੱਥੇ ਕੀ ਸੀ ਕਿਸੇ ਨੇ। ਆਪ ਦੇਖ ਲਾ ਲਾਬੋ ਹੋ ਕੇ ਚਲੀ ਜਾਂਦੀ ਹੈ ਤਾਂ ਵੀ ਨੀ ਸਾਡੇ ਘਰ ਵੜੀਆਂ, ਤੁਹਾਡੇ ਘਰ ਹੋ ਕੇ ਚਲੇ ਗਈਆਂ। ਐਵੇਂ ਸਾਡੇ ਘਰੋਂ ਹੋ ਕੇ ਚਲੀ ਗਈ ਸੀ ਉਹ।

ਆਈ ਸੀ ਕੋਠੇ ਤੇ ਕ ਕੋਠੇ ਥਣੀ ਤੇ ਉਹਦੇ ਮੁੰਡੇ ਨੇ ਆਵਾਜ਼ ਮਾਰੀ ਮੈਨੂੰ ਉਹ ਸਰਜੀਤ ਦੇ ਨੇ ਕਿ ਆਂਟੀ ਤੈਨੂੰ ਇਹ ਭੂਈ ਬੁਲਾਉਣ ਡਈ ਆ ਕੋਠੇ ਥਾਣੀ

ਤੇ ਕੋਠੇ ਥਣੀ ਆਈ ਤੇ ਕਹਿੰਦੀ ਭਾਬੀ ਮੈਂ ਪਾਥੀਆਂ ਪੱਥੀਆਂ ਸੀ ਨਾ ਇਹਨਾਂ ਦੀ ਕੰਧ ਦੇ ਉੱਤੇ ਤੇ ਕਹਿੰਦੀ ਪਾਥੀਆਂ ਚੁੱਕ ਲਾ ਭਾਬੀ ਇਹ ਮੈਨੂੰ ਤਾਂ ਮਨੋ ਨੇ video, video ਚ ਵੇਖਿਆ ਲੋਹੜੀ ਤੇ ਇੱਥੇ video ਬਣ ਰਹੀ ਸੀ ਮੈਂ ਬਣਾਉਣ ਡਈ ਸੀ ਨਿਆਣਿਆਂ ਦੇ ਗੁੱਡੇ ਚੜ੍ਹਾਉਂਦਿਆਂ।

ਤੇ ਮੁੜ ਕੇ ਮੈਂ ਕਿਹਾ ਵੀ ਚੱਲ ਮੈਂ ਚੁੱਕ ਲੈਨੀ ਸੁੱਕਦੀਆਂ ਤੇ ਚੁੱਕ ਲੈਂਦੀ ਹਾਂ, ਕਹੇ ਮੰਮੀ ਆਊ ਉਦੋਂ ਫਿਰ ਬੋਲੂ ਮੈਂ ਕਿਹਾ ਮੰਮੀ ਕੀ ਆਊਗੀ ਬੋਲੂ ਆਪ ਤੇ ਤੁਸੀਂ ਪਰਨਾਲੇ ਬੰਦ ਕਰ ਦਿੱਤੇ ਸੀ ਸਾਡੇ ਬਜ਼ਰੀ ਸੁੱਟ ਸੁੱਟ ਕੇ ਤੇ ਮੈਂ ਤੇ ਗੋਹਾ ਹੀ ਪੱਥਿਆ ਕੰਧਾਂ ਤੇ ਰੱਖਿਆ, ਮੈਂ ਕਿਹਾ ਚੱਲ ਮੈਂ ਚੁੱਕ ਲਊਂ ਕੋਈ ਗੱਲ ਨੀ।

ਤੇਰੇ ਸਾਹਮਣੇ ਅਸੀਂ ਕਿੰਨਾ ਕੀਤਾ ਇਹਨਾਂ ਦਾ ਭਾਵੇਂ ਜਿੱਦਾਂ ਮਰਜ਼ੀ ਸਾਡੇ ਨਾਲ ਬੋਲਦੇ ਸੀ ਲੜਦੇ ਸੀ ਜਿੱਦਾਂ ਮਰਜ਼ੀ ਸੀ ਭਾਵੇਂ ਲੜੇ ਸੀ ਭਾਵੇਂ ਨਹੀਂ ਲੜੇ, ਫਿਰ ਵੀ ਤੇਰੇ ਸਾਹਮਣੇ ਅਸੀਂ ਸਾਰੇ ਵਿਹਾਰ ਤਾਂ ਹਾਂ ਤੇ ਇਹ ਦੋਵੇਂ ਜਾਣੀਆਂ ਆਈਆਂ ਸੀ ਤੇ ਇਹਨਾਂ ਦੋਵਾਂ ਨੇ ਧਮਕੀਆਂ ਦਿੱਤੀਆਂ ਸੀ ਤੇ ਆਪਾਂ ਫਿਰ ਵੀ ਵੇ ਮੈਂ ਇਹਨਾਂ ਦੋਵਾਂ ਨੂੰ ਸੂ ਸੂਟ ਦੇ ਦਿੱਤੇ ਇੱਕ ਬਣਦਾ ਸੀ ਇੱਕ ਨੂੰ ਬਣਦਾ ਵੱਡੀ ਨੂੰ ਬਣਦਾ ਜਿਹਨੂੰ ਵੀ ਇੱਕ ਇੱਕ ਤੁਸੀਂ ਦੇ ਆਏ ਤੇ ਇੱਕ ਇੱਕ ਇੱਕ ਨੂੰ ਤੁਸੀਂ ਦੇ ਦਓ ਇਹ। ਨਹੀਂ ਮੈਂ ਚੋਵਾਂ ਨੂੰ ਸ ਸੂਟ ਦਿੱਤੇ ਸੀਗੇ। ਤੇ ਇਹ ਨਹੀਂ ਸੰਮੀ ਤੇ ਸੋਨੀ ਆਈਆਂ ਸੀ ਫਿਰ ਮੈਂ ਦੋਵਾਂ ਨੂੰ ਸੂਟ ਲਾ ਦਿੱਤੇ ਨਾਲ ਪੰਜਾਹ ਪੰਜਾਹ ਰੁਪਈਏ ਰੱਖ ਦਿੱਤੇੇ।

ਆਪ ਮੁੜਕੇ ਦੂਜੀ ਵਾਰੀ ਆਈ ਉਹਦੇ ਨਾਲ ਦੋਵਾਂ ਜੀਆਂ ਨਾਲ।

ਮੁੜਕੇ ਨੀ ਫਿਰ ਮੈਂ ਮੈਂ ਫਿਰ ਮੁੜਕੇ ਕਿਹਾ ਹੀ ਨੀ ਜਦੋਂ ਇੱਕ ਵਾਰੀ ਤੁਹਾਡੇ ਤੈਨੂੰ ਪਤਾ ਹੀ ਹੈ ਰੋਟੀ ਛੱਡ ਗਈਆਂ ਸੀ ਬਣੀ ਜਦੋਂ।

ਜਦੋਂ ਪਤਾ ਵੀ ਤੈਨੂੰ ਅਹ ਚਾਹ ਪੀ ਕੇ ਚੱਲ ਗਈਆਂ ਤੇ ਮੈਂ ਸ ਸੋਨੀ ਮੈਂ ਰੋਟੀ ਰਾਟੀ ਬਣਾਉਣ ਲੱਗੀ ਨਾਲ ਲਾਡਾ ਆਇਆ ਸੀ ਤੇ ਮੈਂ ਰੋਟੀ ਬਣਾਉਂਦੀ ਹਾਂ ਰੋਟੀ ਖਾ ਕੇ ਜਾਇਓ ਤੇ ਮੈਂ ਕਿਹਾ ਮੈਂ ਦਾਲ ਇਹਦੇ ਹੁੰਦਿਆਂ ਹੀ ਧਰ ਦਿੱਤੀ ਸੀ ਸੋਨੀ ਦੇ ਇਹ ਸਲੀਨਾ ਨੂੰ ਬੰਦ ਕਰ ਸਕਦੀਆਂ ਸੀ ਵੀ ਸਲੀਨਾ ਰੋਟੀ ਉਹ ਬਣਾਉਣ ਡਈ ਆ ਭਾਬੀ ਤੇ ਚੱਲ ਨਾ ਬਣਾ ਤੂੰ ਤੇਰੇ ਕੋਲ ਦੂਜੀ ਵਾਰੀ ਖਾ ਲਵਾਂਗੇ ਹਨਾ।

ਇੱਧਰੋਂ ਰੋਟੀ ਰਾਟੀ ਮੁੜਕੇ ਖਾ ਖੂ ਕੇ ਤੇ ਮੁੜਕੇ ਚਲੇ ਗਈਆਂ ਤੇ ਮੁੜ ਕੇ ਫਿਰ ਮੈਂ ਵੀ ਨੀ ਫਿਰ ਦੋ ਵਾਰੀ ਹੈ ਤਿੰਨ ਵਾਰੀ, ਮੈਂ ਵੀ ਨੀ ਫਿਰ ਕਿਹਾ ਵੀ ਆਣ ਕੇ ਚਾਹ ਪੀ ਰੋਟੀ ਖਾ ਦੋਵੇਂ ਜੀਅ ਆਏ ਸੀ। ਇਹ ਹਨੇਰਾ ਬੜਾ ਹੋ ਗਿਆ ਵਾ ਤੇ ਫਿਰ ਆਊਂਗੀ, ਮੈਂ ਚੱਲ ਮਰਜ਼ੀ ਤੁਹਾਡੀ ਜਦੋਂ ਮਰਜ਼ੀ ਆ ਜਾਇਓ, ਮੈਂ ਕਿਹਾ ਘਰ ਤੁਹਾਡਾ ਬੂਹ ਘਰ ਬਾਰ ਤੁਹਾਡਾ ਬੂਹੇ ਖੁੱਲੇ ਤੁਹਾਡੇ ਲਈ ਜਦੋਂ ਮਰਜ਼ੀ ਆਓ।

ਹਮ ਮੈਂ ਕਿਹਾ ਵੀ ਆ ਜਾਏ ਪਿੰਡ ਜਾਣਾ ਤੇ ਫਿਰ ਕੀ ਆ, ਮੈਂ ਕਿਹਾ ਪਿੰਡ ਪਿੰਡ ਕਿਹੜੇ ਮੈਂ ਕਿਹਾ ਜੀਅ ਹੈਨੀ ਉਹਨਾਂ ਦੇੇ।

ਕਹਿੰਦੀ ਇਹ ਆਵੋ ਆਉਂਦੀ ਮੈਂ ਪਿੰਡ ਜਾਣਾ ਵਾਂ ਮੈਂ ਮਿਲਕੇ ਆਉਣਾ ਸਾਰਿਆਂ ਨੂੰ।

ਉਹ ਵੀ ਉੱਥੇ ਜਾਣ ਨੂੰ ਤਿਆਰ ਬੈਠੀ ਸੀ ਉਹ ਬੰਜਰ ਖਾਨੇ ਚ ਹਾਂ ਉੱਥੇ ਹੈ ਹੀ ਬੰਜਰ ਵੀ ਤੇ ਮੈਂ ਤਾਂ ਭੈਣਾ ਮੈਂ ਤਾਂ ਅਖੇ ਤੂੰ ਭੰਗ ਦੇ ਵਿੱਚ ਪੈਣਗੀਆਂ ਦੋਵੇਂ ਜਾਣੀਆਂ ਸਾਰੀਆਂ ਇਕੱਠੀਆਂ ਹੋ ਕੇ ਇੱਕੋ ਥਾਂ

ਜੇਠ ਕਹਿੰਦਾ ਕਹਿੰਦਾ ਬੜੀ ਭੂਏ ਜਿਹੜੀ ਸਾਡੇ ਵਾਲੀ ਵੀ ਕਹਿੰਦਾ ਇੱਥੇ ਆਣ ਕੇ ਗੰਦ ਚ ਬਹਿਣਾ ਹੀ ਹੈ ਨਾ। ਹਾਂ ਉਹ ਤੇ ਕਹਿੰਦਾ ਮੈਂ ਬਾਹਰ ਚਲੇ ਜਾਣਾ ਹਨਾ।

ਮੋਨੀ ਦਾ ਪਰਾਹੁਣਾ ਜਿੰਨਾ ਚਿਰ ਮੋਨੀ ਦੇ ਨਾਲ ਲੱਗਣਗੇ, ਉਹਨਾਂ ਦਾ ਨਾ ਓਨਾ ਚਿਰ ਕਿੱਥੇ ਨਿਆਣਿਆ ਨੇ ਉਹਨਾਂ ਦੀ ਸਾਰੀ ਕਰਕੇ ਤੇ ਫਿਰ ਕਿਸੇ ਪਾਸੇ ਲੱਗਣਾ ਇੰਨਾ।

ਰੇਨੂੰ ਬਾਹਰ ਆ?

ਸਾਰਾ ਪਰਿਵਾਰ ਹੀ ਉਹਨਾਂ ਦਾ ਕਨੇਡਾ। ਚਲੋ ਵਧੀਆ ਫਿਰ ਤੇ।

ਹੋਰ ਠੀਕ ਆ। ਸੰਮੀ ਦੀ ਕਨੇਡਾ ਇੱਥੇ ਹੀ ਰਹਿ ਗਈ ਫਿਰ। ਸੈਮ ਗਿਆ ਹੀ ਨੀ ਜਾਣ ਉਹ ਚੰਦੜੀ ਚੰਡੀਗੜ੍ਹ ਹੀ ਨੌਕਰੀ ਕਰਨ ਗਿਆ ਸੀ। ਹਾਂ ਤੇ ਮ ਪਹਿਲਾਂ ਬਾਹਰ ਵਿਆਹ ਕਰਵਾਇਆ ਤੇ ਮੁੜਕੇ ਇੱਥੇ ਕਰਵਾਇਆ ਤੇ ਉਹ ਵੀ ਨਾ ਰਹੀ ਤੇ ਉਹ ਵੀ ਨਾ ਰਹੀ ਦੋਵਾਂ ਚੋਂ ਇੱਕ ਵੀ ਨੀ ਰਹੀ। ਹਨਾ ਤੀਜਾ ਵਿਆਹ ਹੁਣ ਜਾ ਤੀਜਾ ਵਿਆਹ ਕਰਵਾਉਣਾ ਸੀ ਚੌਥੀ ਮੰਗਣੀ ਸੀ। ਇੱਥੇ ਜਿੱਥੇ ਮੰਗਿਆ ਨੀ ਸੀ ਹੋਇਆ ਕਿਹੜੀ ਦੇ। ਚੌਧਰੀ, ਕੀ ਪਿੰਡ ਦਾ ਨਾਮ ਹੈ?

ਸਨੇਹੀਏ ਮੰਗਿਆ ਨੀ ਉੱਥੇ ਉਹ

ਅੱਛਾ ਉਹ ਪਾ ਕੇ ਚੌਥਾ ਵਾ ਹੁਣ। ਹੁਣ ਚੌਥਾ ਵਿਆਹ ਹੋਣਾ ਨਾਲ ਉਹਦੇ ਨਾਲ ਵੀ ਮੰਗਣੀ ਨੀ ਸੀ ਹੋਈ, ਭਾਵੇਂ ਮੰਗਣੀ ਹੋਈ ਹੋਈ ਹੈ ਆਹੋ ਹੈ ਤੇ ਰਿਸ਼ਤਾ ਤੇ ਰਿਸ਼ਤਾ ਹੀ ਹੋ ਗਿਆ। ਹਾਂ ਦੋ ਤਿੰਨ ਵਾਰੀ ਤੇ ਦੋ ਤਿੰਨ ਮਹੀਨੇ ਤਾਂ ਮੰਗਿਆ ਹੀ ਰਿਹਾ ਸੀ ਨਾ। ਚਲੋ। ਹਮ ਇਹਦੀ ਵੀ ਥੋੜ੍ਹੀ ਜਿਹੀ ਇਹਦੀ ਵੀ ਗ਼ਲਤੀ ਹੈ ਮਾਂ ਦੀ ਵੀ ਤੇ।

ਐਵੇਂ ਚੰਗੀ ਭਲੀ ਕੁੜੀ ਉਹ ਵੱਲ ਆਹੋ ਕੀਤਾ ਸੀ ਫ਼ੋਨ ਅਸੀਂ ਆਪ ਹੀ ਨੀ ਗਏ ਅਸੀਂ ਕਿਹਾ ਜਦੋਂ ਇਹਨਾਂ ਨੇ ਨੀ ਸਾਨੂੰ ਕਿਹਾ ਤੇ ਅਸੀਂ ਐਵੇਂ ਤੁਰੇ ਫਿਰੀਏ ਹਨਾ।

ਆਹੋ ਉਹਨਾਂ ਦੇ ਮੁੰਡੇ ਨੇ ਉਹਦੇ ਨੇ ਕੀਤਾ ਸੀਗਾ ਵੀ ਨਾਲ ਚੱਲ ਤੇ ਇਹ ਤੇ ਇਹ ਕਹਿੰਦਾ ਵੀ ਜਦੋਂ ਉਹਨਾਂ ਨੇ ਨੀ ਕਿਹਾ ਤੇ ਮੈਂ ਐਵੇਂ ਹੀ

ਕਿਸੇ ਨੂੰ ਵੀ ਨੀ ਦੱਸਿਆ ਇਹਨਾਂ ਨੇ ਤਾਂ ਸਾਨੂੰ ਵੀ ਨੀ ਦੱਸਿਆ ਤੇ ਤੁਹਾਨੂੰ ਕੀ ਕਹਿਣਾ। ਆਹੋ ਕਹਿੰਦਾ ਜੇ ਮੈਂ ਮੁੰਡੇ ਦੀ ਗੱਲ ਕੀਤੀ ਤੇ ਇਹਨਾਂ ਆਖਣਾ ਵਾਂ ਵੀ ਤਲਾਕ ਇਹਨੇ ਕਰਵਾ ਦਿੱਤਾ ਵਾ ਤੇ ਅੱਗੇ ਗੱਲਬਾਤ ਇਹਨਾਂ ਦੀ ਆਪੇ ਚੱਲਣ ਡੀ ਹਨਾ।

ਬੁਰੇ ਬਣਨ ਵਾਲੀ ਗੱਲ ਹੁੰਦੀ। ਹਾਂ ਨਾ ਜਦੋਂ ਤੁਸੀਂ ਨੀ ਵਿੱਚ ਗਏ ਤੇ ਸਾਨੂੰ ਕੀ ਲੋੜ ਆ ਫਾਹ ਲੈਣ ਦੀ ਵਿੱਚ ਐਵੇਂ ਅਸੀਂ ਤੁਰੇ ਫਿਰੀਏ।

ਲਾਡੀ ਕਹਿੰਦਾ ਮੈਨੂੰ ਵੀ ਨੀ ਕਿਹਾ। ਕਿਸੇ ਨੂੰ ਵੀ ਨੀ ਦੱਸਿਆ ਨਾ ਸਾਨੂੰ ਉੱਦਣ ਪਤਾ ਲੱਗਿਆ ਵੀ ਮੇਰਾ ਭਰਾ ਆਇਆ ਸੀ ਮੇਰਾ ਭਰਾ ਆਇਆ ਸੀ ਏਦਾਂਂ ਤੇ ਤੇ ਮੈਨੂੰ ਕਹਿੰਦਾ ਸੀ ਮੈਂ ਭਾਂਡੇ ਵੇਚਣ ਡਿਆ ਸੀ ਤੇ ਮੈਨੂੰ ਕਹਿੰਦਾ ਵੀ ਆਇਆ ਤੇ ਕਹਿੰਦਾ ਵੀ ਅਖੇ ਪਰਵੀਨ ਦੇ ਮੁੰਡੇ ਦਾ ਤਲਾਕ ਹੋ ਗਿਆ ਕਿਹਾ ਜਾ ਕੰਮ ਕਰ ਜਾ ਕੇ ਮੈਂ ਕਿਹਾ ਮੈਂ ਹਜੇ ਥੋੜ੍ਹੇ ਦਿਨ ਹੋਏ ਹੋ ਕੇ ਆਈ ਹਾਂ ਮੈਂ ਕਿਸਤ ਕਰਨ ਗਈ ਤੇ ਮੈਂ ਹੋ ਕੇ ਆਈ ਸੀ ਉਹਨਾਂ ਕੋਲ

ਸਹੁਰਿਆਂ ਨੇ ਰੋਟੀ ਪਾਣੀ ਬਣਾਇਆ ਮੈਨੂੰ ਖਵਾਇਆ। ਬੜਾ ਚਾਅ ਕੀਤਾ ਉਹਨਾਂ ਨੇ ਤੇ ਨਨਾਣ ਭਰਜਾਈ ਪ ਪਿਆਰ ਨਾਲ ਇਕੱਠੀਆਂ ਰਹਿ ਬੈਠੀਆਂ ਇਕੱਠੀਆਂ ਨੇ ਰੋਟੀ ਖਾਧੀ ਕੋਈ ਗੱਲ ਹੀ ਨੀ ਅੱਛਾ ਰੇਨੂੰ ਨੇ ਤੇ ਉਹਨੇ।

ਤੇ ਸਾਨੂੰ ਖਵਾ ਕੇ ਤੇ ਆਪ ਬਾਅਦ ਚ ਇਹਨਾਂ ਦੋਵਾਂ ਇਕੱਠੀਆਂ ਨੇ ਖਾਧੀ ਸਾਡੇ ਲਾਗੇ ਬਹਿ ਕੇ

ਕੁੜੀ ਨਾਲ ਬੜਾ ਕਰਦੀ ਰਹੀ ਆ ਬੜੀ ਚੰਗੀ ਸੀਗੀ ਸੁਭਾਅ ਦੀ ਪਰ ਪਤਾ ਨੀ ਕੀ ਇਹਨਾਂ ਨੂੰ ਹੋ ਗਿਆ।

ਤੇ ਮੈਂ ਕਿਹਾ ਤੁਸੀਂ ਮੈਂ ਇੰਨਾ ਲੁਕਾਅ ਰੱਖਦੇ ਮੈਂ ਕਿਹਾ ਮੈਨੂੰ ਤਾਂ ਹੁਣ ਪਤਾ ਲੱਗਾ ਤੇ ਤੁਸੀਂ ਮੈਨੂੰ ਦੱਸਿਆ ਹੀ ਨੀ ਕੋਈ ਫਿਰ ਕਹਿੰਦੀ ਨਹੀਂ ਨਹੀਂ ਦੱਸਣਾ ਕੀ ਸੀ ਹੋ ਗਿਆ ਕੀ ਹੋ ਗਿਆ ਆਪਣਾ ਦੱਸਣਾ ਨੀ ਤੇ ਦੱਸਿਆ ਨੀ ਤਾਂ, ਮੈਂ ਕਿਹਾ ਚੱਲ ਅਸੀਂ ਕਿਹੜੇ ਆਪਣੇ ਮੈਂ ਏਦਾਂ ਹੀ ਕਿਹਾ। ਦੱਸਿਆ ਤੇ ਉਹ ਦੱਸਿਆ ਤੇ ਉਹਨੂੰ ਜਾਂਦਾ ਵਾ ਜਿਹੜਾ ਆਪਣੇ ਢਿੱਡ ਦਾ ਜੰਮਿਆ ਹੋਏ। ਮੈਂ ਫਿਰ ਜਿੱਦਣ ਵਿਆਹ ਕੀਤਾ ਸੀ ਕੁੜੀ ਦਾ ਤੇ ਦੂਜਿਆਂ ਨੇ ਉੱਦਣ ਕੀ ਕਰਨਾ ਸੀ।

ਆਹੋ। ਓਦਣ ਵੀ ਵੇਖਿਆ ਸੀ ਕਿੱਦਾਂ ਸਾਹਮਣੇ ਸਾਰਿਆਂ ਦੇ ਅਹ ਚੁੱਪ ਕਰਕੇ ਪਰਾਂ ਦੇ ਪਰਾਂ ਖਲੋਤੇ ਰਹੇ।

ਮਧੂ ਦੇ ਵਿਆਹ ਚ

ਚੰਗਾ ਭਲਾ ਇੱਕੋ ਇੱਕ ਫੁੱਫੜ ਸੀਗਾ ਉਹ ਸੁ ਸੁੱਖ ਨਾਲ ਤਾਂ ਉਹ ਬੇਚਾਰਾ ਪਰਾ ਹੋ ਕੇ ਖਲੌਤਾ।

ਸਾਰਿਆਂ ਨੇ ਏਦਾਂ ਕੀਤਾ ਇਹਨਾਂ ਨੇ ਦਿੱਤਾ ਕੁੜੀ ਨੂੰ, ਸਾਡੇ ਕਿਤੇ ਗਲੇ ਨੀ ਲੱਗੀ ਮਾਂ ਜ਼ਰਾ

ਹਾਏ ਇਹਦਾ ਦਾ ਤੇ ਫ਼ੋਜ਼ੀ ਇਹ ਇਕੋ ਜੀਅ ਸੀਗਾ ਦੋਵੇਂ ਘਰ ਫ਼ੋਜ਼ੀ ਤੇ ਬਹੁਤੇ ਨਿਕੰਮਾ।

ਕੁੜੀਆਂ ਉਹ ਤੋਂ ਵੱਧ ਕੇ ਪਹਿਲਾਂ ਤਾਂ ਉਹਦੇ ਤੇ ਦੋ ਦੋ ਕੁਆਂਟਲ ਦੇ ਪੱਥਰ ਰੱਖ ਦਿੱਤੇ ਨਾ ਉਹ ਬੇਚਾਰਾ ਹਿੱਲਣ ਜੋਗਾ ਰਿਹਾ ਵਿੱਚ ਤੇ ਨਾ ਉਹ

ਫ਼ੋਜ਼ਣ ਕੀ ਕਹਿੰਦੀ ਕਹਿੰਦੀ ਕੋਈ ਨੀ ਭਾਜੀ

ਆਹ ਮੈਂ ਭਾਜੀ

ਚਲੋ ਮਰਜ਼ੀ ਹੈ ਉਹਨਾਂ ਦੀ ਭਾਈ। ਗੱਲਾਂ ਸਾਰੇ ਟੱਬਰ ਦੀਆਂ ਫੁੱਦੂ, ਕੋਈ ਵਾਲੀ ਗੱਲ ਨੀ। ਆਹੋ ਉਹ ਜਿਹੜੀ ਬਹੁਤੀ ਗੱਲਾਂ ਵਾਲੀ ਹੈ ਟੀਨਾ ਵੇਖੀਆਂ ਉਹਦੀਆਂ

ਚੰਗਾ।